ਇਸ ਪਿਕਚਰ ਵਿੱਚ ਅੱਸੀ ਬੋਹੁਤ ਵਧੀਆ ਅਤੇ--

ਜਿਸ ਵਿੱਚ ਬਹੁਤ ਸਾਰੇ ਬੱਚੇ ਖੇਲ ਰਹੇ ਹਨ।

ਜਿੱਸ ਵਿੱਚ ਅੱਸੀ ਬੋਹਤ ਵਧੀ--

ਇਹ ਇੱਕ ਬਹੁਤ ਵਧੀਆ ਅਤੇ ਸ਼ਾਨਦਾਰ ਜਿਆ।

ਇਹ ਇੱਕ ਪਾਰਕ ਏਰੀਆ ਹੈ ਜਿੱਸ ਵਿੱਚ ਅੱਸੀਂ--

ਜਿੱਸ ਪਿਕਚਰ ਦੇ ਵਿੱਚ ਅੱਸੀਂ ਬਹੁਤ ਵਧੀਆ ਅਤੇ ਸ਼ਾਨਦਾਰ ਜਿਹਾ ਵਿਊ --

ਇਸ ਵਿੱਚ ਦਿਖ ਰਹੀ ਹੈ।

ਜਿਸ ਵਿੱਚ ਅਸੀਂ ਇੱਕ ਬਿਰਿਆਨੀ ਢਾਬਾ ਬਣਿਆ ਹੋਇਆ ਦੇਖ ਰਹੇ ਹਾਂ।

ਕੀਤਾ ਹੋਇਆ ਦੇਖ ਰਹੇ ਹਾਂ ਇਹ ਬਹੁਤ ਵੱਡੀਆਂ ਬਣਿਆ ਹੋਇਆ--

ਇਹ ਇਹ ਇੱਕ ਡਰਾਇੰਗ ਰੂਮ ਬਣਿਆ--

ਜਿੱਸ ਵਿੱਚ ਅੱਸੀ ਬੋਹੁਤ ਵਧੀਆ ਅਤੇ ਸ਼ਾਨਦਾਰ ਜੇਹਾ ਵਿਊ --

ਇਲਾਕਾ ਬਣਿਆ ਦੇਖ ਰਹੇਂ ਹਾਂ।

ਜੇਹਾ ਏਰੀਆ ਬਣੀਆ ਹੋਇਆ ਦੇਖ ਰਹੇ--

ਏਰੀਆ ਬਣਿਆ ਹੋਇਆ ਦੇਖ ਰਹੇ ਹਾਂ।

ਇਹ ਬਹੁਤ ਵਧੀਆ ਅਤੇ ਸ਼ਾਨਦਾਰ ਜਿਹਾ ਵਿਊ --

ਬਣਿਆ ਹੋਇਆ ਦੇਖ ਰਹੇ ਹਾਂ ਜੋ ਸਾਨੂੰ ਇਸਦੇ ਵਿੱਚ ਨਜ਼ਰ ਆ ਰਹਾ ਹੈ।